ਅੱਛਾ ਅੱਗੇ ਆਉਣਾ ਸੀ ਨਾ ਪਿਛਲੇ ਮਹੀਨੇ ਉਹਨੇ ਕਹਿੰਦੇ ਸੀ ਆਉਣਾ ਅਪ੍ਰੈਲ ਚ ਨਹੀਂ ਉਹਦੀ ਸੱਸ ਨੂੰ ਟੈਕ ਹੋ ਗਿਆ ਸੀ ਫਿਰ ਉਹਦੇ ਕੋਲੋਂ ਆਇਆ ਨੀ ਸੀ ਗਯਾ ਤੇ ਵੋਹਟੀ ਕਹਿਦੀ ਸੀ ਮੈਂ ਉੱਥੇ ਜਾਨੀ ਆ ਹਸਪਤਾਲ ਜਾਣਾ ਪੈਂਦਾ ਵਾ

ਹਾਂ ਏਸ ਕਰਕੇ ਫੇਰ ਨਹੀਂ ਆਇਆ ਗਿਆ ਤੇ ਹੁਣ ਆਉਣਾ ਆ ਦਸ ਤਰੀਕ ਤੇ ਜਾ ਬਾਰਾਂ ਤੇ ਆਉਣਾ ਵਾਂ

ਚਲੋ ਮੈਂ ਭਾਂਡੇ ਢੋਲ ਧੋਲਾ ਹੁਣ ਚੱਲ ਕਰਲਾ ਫਿਰ ਕੰਮ ਫਿਰ ਮੈਂ ਕਿਤੇ ਨੱਕਾ ਨੁੱਕਾ ਲਾ ਲਾ ਉਹਨੂ ਠੀਕ ਆ ਕਰਲੋ

ਹੋਰ phone ਆਗਿਆ ਸੀ ਕੇ ਕੋਈ। ਆਹੋ ਫੂਨ ਆਉਣ ਡਿਆ ਸੀ uncle aunty ਦਾ ਤੇ ਉਹ ਫਿਰ ਸੁਣਨ ਲੱਗਪੀ ਸੀਗੀ

ਡੀਸੀ ਦਾ phone ਨੀ ਆਇਆ ਅੱਜ ਰਾਤ ਵੀ ਨੀ ਉਹਨੇ phone ਕੀਤਾ ਨਹੀਂ ਉਹ ਨਿਬੜ ਗਿਆ ਕੰਮ ਓਧਰ ਦਾ ਕੀ ਨਹੀਂ ਉਹਨਾਂ ਦਾ? ਹੈਂ ਨਹੀਂ ਪਤਾ ਨੀ ਮੈਨੂੰ phone ਈ ਨੀ ਮੈਨੂੰ phone ਈ ਨੀ ਆਇਆ ਪਰਸੋਂ ਜਹੇ ਉਹਨੇ requirement ਪਾਈ ਦੀ ਸੀ ਉਹਤੇ ਬਾਦ ਚ ਮੈਂਨੂੰ ਕੋਈ ਫੋ ਅੱਛਾ ਜਦੋਂ ਘੋੜੀ ਨਵਾਲੀ ਸੀ ਰਾਤ ਉਹਦੀ ਆਹੋ, ਪਰਸੋਂ ਜਹੇ ਉਹ ਵੀ ਕੀਤੀ ਨਾ ਖਾਣੀ, ਉਹਨੇ ਨੀ ਮੈਨੂੰ ਕੱਲ ਦਾ ਪਿਉ ਦੇ ਪੁੱਤ ਨੇ phone ਕੀਤਾ, ਨਹੀਂ ਸਵੇਰੇ ਗੱਲ ਹੋਈ ਸੀ ਮੇਰੀ ਭਾਬੀ ਨਾਲ ਅਹ ਭਾਬੀ ਨਾਲ਼ ਗੱਲ ਹੋਈ ਸੀ, ਉਹਦੇ ਨਾਲ਼ ਹੋਈ, ਡੈਡੀ ਨਾਲ਼ ਹੋਈ, ਮੰਮੀ ਨਾਲ਼ ਹੋਈ ਤੇ ਸੈਮ ਨਾਲ਼ ਹੋਈ ਫਿਰ ਉਹਨੂੰ sorry feel ਕੀਤੀ, ਕਹਿਣਦਾ ਮੈਨੂੰ ਮੈਨੂੰ ਬੋਲੀ ਬੜਾ ਪੁੱਠਾ ਸਾ

ਮੈਂ ਕਿਹਾ ਜਦ ਗੁੱਸੇ ਚ ਜਦੋਂ ਪੈੱਗ ਲੱਗਾ ਹੋਏ ਉਹਨੇ ਤੈਨੂੰ ਈ ਸਤਾਉਣਾ ਹੁੰਦਾ ਰਾਤ xx ਉਹਨੇ ਨੀ ਵੇਖਣਾ ਇੱਕ ਵਜਾ ਯਾ ਦੋ ਵੱਜੇ

ਆਹੋ ਮੋਹ ਪਿਆਰ ਦੀ ਗੱਲ ਹੁੰਦੀ ਆ ਕਿਓ ਏਦਾਂ ਜਾਂ ਉਹ ਵੀ ਲੋਰਦਾ ਈ ਐ ਕਿ ਨਹੀਂ ਲੋਰਦਾ ਈ ਆ ਫਿਰ ਪਤਾ ਨੀ ਏਦਾਂ ਚੰਗਾ ਨੀ ਲੱਗਦਾ ਬੰਦਾ ਹਮ ਭਾਬੀ ਤੇ ਨੀ ਵੀਚਾਰੀ ਕੁਸ਼ ਵੀ ਕਹਿੰਦੀ, ਭਾਬੀ ਤਾਂ ਆਪ ਵੀਚਾਰੀ ਅੱਕੀ ਹੁੰਦੀ ਐਗੀ, ਉਹ ਆਪ ਕਹਿੰਦੀ ਉਹ ਕੁੜੀ ਨੂੰ ਸਤਾਉਣ ਡਹਿ ਪੈਂਦਾ phone ਚ ਉਹ ਲਾ ਕੇ ਜਿੰਨਾ ਉਹਦਾ ਮੂਹ ਸੋਹਣਾ ਸੁਣੱਖਾ ਬੰਦਾ ਕਹਿ ਨੀ ਸਕਦਾ ਵੀ ਏਹ ਸ਼ਰਾਬ ਪੈੱਗ ਲਾਉਂਦਾ ਹੋਉਗਾ ਹਮ ਹਾਏ ਜਾਪਦਾ ਵੀ ਨੀ ਵੀ ਉਹਦੇ ਲੱਗਾ ਹੋਉਗਾ ਤੇ ਪੈੱਗ ਜਾ ਮੈਂ ਮੈਂ ਮੈਨੀ ਸੀ ਯਕੀਨ ਕਰਦਾ ਮੈਨੂੰ ਪੱਪੂ ਕਹਿੰਦਾ ਹੁੰਦਾ ਕਹਿੰਦਾ ਦੋ ਬੋਤਲਾਂ ਪੀ ਜਾਂਦਾ ਮੈਂ ਕਿਹਾ ਜਾ ਪੜਾ ਦੋ ਛੱਡ ਕੇ ਪੰਜ ਬੋਤਲ ਪੀਜੈ ਉਹਨੂੰ ਤਾਂ ਨੀ ਕੁਜ ਹੋਣਾ ਆਹੋ ਕਹਿੰਦਾ ਸੀ ਇੰਨੀ ਇੰਨੀ ਸ਼ਰਾਬ ਪੀ ਜਾਂਦਾ ਮੈਂ ਕਿਹਾ ਯਰ ਮੇਰੇ ਨਹੀਂਓ ਮੰਨਣ ਚ ਆਉਂਦੀ ਤਾਂਹੀਂਓ ਤੇ ਦੇਸੀ ਦਾਰੂ ਦਾ ਡ੍ਰਮ ਪਾਇਆ ਐ ਨਾਮ ਉਹਦਾ ਮੈਂ ਆਹੋ ਆਹੋ ਤੇ ਐਂਦਾ ਸੀ ਚੱਲ ਤੈਨੂੰ ਮੈਂ ਸਬੂਤ ਵਿਖਾ ਦਊ, ਮੁੜ ਕੇ ਮੈਂ ਤੇ ਬੱਬੂ ਤੇ ਤੇਰਾ ਡੈਡੀ ਗਏ ਨੀ ਸੀ ਜੱਦੀ ਪਹਿਲੀ ਵਾਰੀ ਸੱਦਿਆ ਸੀ ਸਾਨੂੰ ਗੁਰਦਾਸਪੁਰ ਸੱਦਿਆ ਜਿੰਨੀ ਕੁ ਓਦਣ ਇਹਨੇ ਇੱਥੇ ਡੈਡੀ ਦੇ ਨਾਲ਼ ਕੀਤੀ ਸੀ ਨਾ, ਤੇ ਮੈਂ ਕਿਹਾ ਜਿਹੜੇ ਕੰਮ ਤੂੰ ਆਇਆ ਓਹ ਕੰਮ ਨੀ ਨਾ ਕਰ ਕੇ ਗਿਆ, ਹੋਰ ਹੋਰ ਪੁੱਠੇ ਪੁੱਠੇ ਕੰਮ ਕਰ ਚਲਾ ਵਾ ਮੈਂ ਕਿਹਾ ਮੈਂ ਤਾਂਨੀ ਦੇਣੇ ਤੈਨੂੰ document ਕਹਿੰਦਾ, ਹਮ ਇੰਨੀ ਕੁ ਤਾਂ ਮੇਰੇ ਦਾੜਾ ਚ ਵੀ ਨੀ ਲੱਗੀ ਆ ਆਹੋ ਤੇ ਮੁੜ ਕੇ ਉਹ ਜਿਹੜਾ ਨੀ ਸੀ ਜਿਹੜਾ ਮੋਹਣੀ ਦਾ ਜਿਹੜਾ ਚਾਚਾ ਚਾਚਾ ਸਹੁਰਾ

ਉਹ ਕਹਿੰਦਾ ਵੀ ਪ੍ਰੇਸ਼ਨ ਹੋਇਆ ਪਿੱਤੇ ਦਾ ਤੇ kg hospital ਤੇ ਓਥੇ ਗਯਾ ਸਾ ਪਤਾ ਲੈਣ ਆਪਾਂ

ਅੱਛਾ ਅੱਛਾ ਹਮ ਅਹ ਮੈਨੂੰ ਨੀ ਫਿਰ ਪਤਾ ਵਾ ਵਾਕਬ ਆ ਮੇਰਾ ਉਹ ਹਮ ਤੇ ਮੈਂ ਕਿਹਾ ਚੱਲ ਕੋਈ, ਉਹ ਭਰਾ ਉਦਣ ਮੈਨੂੰ ਪੱਪੂ ਕਹਿੰਦਾ ਖਲੋਜਾ ਤੈਨੂੰ ਵਿਖਾਉਂਦਾ ਰੰਗ ਅੱਜ, ਮੈਂ ਕਿਹਾ ਚੱਲ ਭਲਾ ਵੇਹਦੇ ਕੀ ਕਰਦਾ ਏਹ ਨਾ ਜਦੋਂ ਉਦਰੋਂ ਫੈਸਲੇ ਤੋਂ ਆ ਕੇ ਨਾ ਤੇ ਏਹ ਡੀਸੀ ਤੇ ਟੋਨੁ ਜਿਹੜਾ ਏਹ ਬੈਠੇ ਸੀ ਕਿਤੇ

ਤੇ ਮੈਂਨੂੰ ਐਂਦਾ ਆ ਚੱਲੀਏ ਡੀਸੀ ਕੋਲ ਦੋ ਮਿੰਟ ਜਿਦਾਂ ਵੀ ਸਾਮੀ ਜਹੀ

ਤੇ ਐਂਦਾ ਉਹਨੂੰ ਨਾ ਸਕੂਟਰੀ ਦੇ ਕੇ ਆਉਣੀ ਸਕੂਟਰੀ ਦੇਣ ਗਏ ਤੇ ਤਿੰਨ ਬੋਤਲਾਂ ਚੰਗੀਆ ਭਲੀਆਂ ਮੈਂ ਕਹਿੰਦਾ ਬਈ top ਦੀਆ

ਅਹਿੰਦਾ ਪਾਈਆ, ਕਿੰਨੀ ਲਾਉਣੀ ਕਹਿੰਦਾ ਪਾਈਆ ਕਹਿੰਦਾ ਪਾਈਆ ਪੁਈਆ ਨੀ ਜੇ ਲਿਆਉਣੀ ਤੇ half ਲੈ ਆਵਾ ਜਾਂ ਬੋਤਲ ਲੈ ਆਵਾ

ਮੈਂ ਕਿਹਾ ਬੱਲੇ ਬੱਲੇ ਬੱਲੇ ਬੱਲੇ ਏਨੇ ਨਾਲ਼ ਮੈਂ ਕਿਹਾ, ਸਾਡਾ ਅੱਧਾ ਪਿੰਡ ਰੱਜ ਜਾਂਦਾ ਸਹੀ ਗੱਲ ਆ ਬੜੀ ਬੜੀ ਦਾਰੂ ਪੀਂਦਾ ਬੜੀ ਜਿਆਦਾ ਬੰਦੇ ਵੇਖੀ ਉਹ ਬੜੇ ਉਹ ਉਹ ਖੁੱਲੇ ਸੁਬਾ ਦੇ ਈ ਓ ਨਾਲੇ ਠੰਡੇ ਸੁਬਾ ਦੇ ਤੇ ਮਿਲਣ ਵਰਤਣ ਆਲੇ

ਹਮ ਉਹਦੀ ਤੇ ਭੈਣ ਵੀ ਹਲੇ ਇੱਕ ਉਹ ਆ ਡਾਕਟਰ ਵਾ ਇੱਕ ਦਿੱਲੀ ਐ ਇੱਕ ਲੁਧਿਆਣੇ ਐ ਉਹਦੀ ਭੈਣ ਆਹੋ ਤੇ ਭਰਾ ਓਹਦਾ ਕੈਨੇਡਾ ਹੈਨਾ

ਆਸਟ੍ਰੇਲੀਆ ਆਹੋ ਏਹ ਵੀ ਕਹਿੰਦਾ ਸੀ ਕਹਿੰਦਾ ਕਿ ਜੇ ਨਾ ਕਿਸੇ ਪਾਸੇ ਗੱਲ ਲੱਗੀ ਤਾਂ ਮੈਂ ਆਸਟ੍ਰੇਲੀਆ ਜਾ ਕੇ ਬਹਿ ਜਾਣਾ ਲੱਭਦੇ ਰਹਿਓ ਹਮ ਡੈਡੀ ਇਹਨਾਂ ਦਾ ਏਹ ਨਾ ਇੱਕ ਦਿਨ ਪਤਾ ਕੀ ਗੱਲ ਕਰਣ ਡਿਆ ਸੀਗਾ, ਕਹਿੰਦਾ ਮੈਂ ਤਾਂ ਇੱਥੇ ਈ ਬੈਠਾ ਸੀਗਾ ਸਾਡੇ ਘਰ ਈ, ਤੇ ਮੈਨੂੰ ਲਕੀ ਲਕੀ ਨੂੰ ਕਹਿੰਦਾ, ਮੈਂ ਤਾਂ ਲਕੀ ਨੂੰ ਕਿਹਾ ਕਹਿੰਦਾ ਜੇ ਆਹ ਕੰਜਰਖਾਨਾ ਨਾ ਨਾ ਮੇਰੇ ਤੋਂ ਮੁੱਕਿਆ, ਤੇ ਕਹਿੰਦਾ ਮੈਂ ਤਾਂ ਇਹੋ ਲਕੀ ਨੂੰ ਕਹਿਣ ਡੀਆ ਸੀ ਕਿ ਕੀ ਲਕੀ ਆਹ ਮਿਹਨਤ ਦੀ ਕਮਾਈ ਨਾਲੋ ਸਗੋਂ ਆਪਾਂ ਗੈਂਗਸਟ੍ਰੀ ਆਪਾਂ ਕਰ ਲੈਂਦੇ ਉਹ ਚੰਗੀ ਸੀਗੀ ਹਮ ਕਿਉਕਿ ਤੈਨੂੰ ਪਤਾ ਏਹ ਗੁੰਡਾਗਰਦੀ ਚ ਹੈਗਾ ਸੀਗਾ ਪਹਿਲਾਂ ਆਹੋ ਆਹੋ ਤੇ ਉਹ ਜਿਹਨੂੰ ਰਮਨ ਦਾ ਵਿਆਹ ਹੋਇਆ ਸੀ ਤੇ ਉਦੋਂ ਤੇ ਉਹ ਬਹੁਤਾ ਈ ਸੋਹਣਾ ਲੱਗਦਾ ਸੀ ਉਦੋਂ ਉਦੋਂ ਉਹਨੇ ਉਹ ਕਰੀਮ ਕਰੀਮ color ਜਹੀ ਪਾਈ ਸੀ ਨਾ ਚਿੱਟੀ ਜਹੀ golden ਰੰਗ ਦਾ ਪਾਇਆ ਸੀ ਪੈਂਟ ਕੋਟ ਗਲੇ ਚ golden color ਦੀ ਚੈਨ, ਉਹਦੋ ਤੇ ਸਾਲਾ ਬਹੁਤਾ ਲਾਲਾ ਲੱਗਦਾ ਸੀਗਾ ਤੇ

ਬਾਰਾਂ ਤੇਰਾ ਸਾਲ ਹੋਗੇ ਹੈਨਾ ਦੱਸ ਸਾਲ ਹੋਏ ਅੱਠ ਦਸ ਸਾਲ ਹੋਏ ਆ ਹਮ

ਏਹ ਅਠਾਂ ਸਾਲਾਂ ਦਾ ਤੇ ਉਹ ਏਹ ਅੱਠ ਨੋਂ ਕੁ ਸਾਲ ਈ ਹੋਏ ਅਜੇ ਨੋਂ ਕੁ ਸਾਲ ਹੋਗੇ ਵਿਆਹ ਨੂੰ ਆਹੋ ਆਹੋ ਤੇ ਉਹਦੋ ਉਹਦੋ ਦਾ ਵੇਖਲਾ ਅਜੇ ਵੀ ਓਦਾ ਦਾ ਉੱਦਾ

ਹਮ ਉਹ ਸ਼ਰਾਬ ਨਾਲ਼ ਫੁੱਲ ਗਿਆ ਹੁਣਾ ਜਾਂ ਹਮ, ਸ਼ਰਾਬ ਦਾ ਨੀ ਹੁੰਦਾ ਖਾਣਾ ਪੀਣਾ ਵੀ ਬੜਾ ਖੁੱਲਾ ਡੁੱਲਾਂ ਵਾ, ਵੇਖਲਾ ਕਿੰਨੀ tension ਆ ਨਾ ਇਹਦੇ ਸਿਰ ਤੇ ਹੈਨਾ ਇਹਦਾ ਡੈਡੀ ਉੱਥੇ ਘਾਹ ਖੋਤਦਾ ਰਹਿੰਦਾ tension ਲੈਂਦਾ ਰਹਿੰਦਾ ਤੇ ਓਹਨੂੰ ਕੋਈ ਫਿਕਰ ਨੀ ਆ ਆਹੋ ਆਹੋ ਉਹਦੇ ਦਿਮਾਗ ਚ ਕੋਈ ਗੱਲ ਈ ਨੀ ਆ, ਨਿਬੜ ਗਿਆ ਕੰਮ ਹੁਣ ਓਹਦੀ ਮਾਂ ਉਹ ਡੈਡੀ ਤੇਰਾ ਕਹਿੰਦਾ ਸੀ ਕਹਿੰਦਾ ਸਰਪੰਚ ਕਹਿਣਾ ਵੀ ਰੁੱਪਈਆ ਲੱਖ ਦੋ ਲੱਖ ਜਿਦਾਂ ਵੀ ਜਿੰਨੀ ਵੀ ਗੱਲ ਹੋਈ ਹੋਊ ਆਹੋ ਵੀ ਦੇਦੋ ਤੇ ਐਨਦਾ ਦੇਣੇ ਤਾਂ ਵਾ ਉਹਦੀ ਮਾਂ ਦੇ ਵੀ ਮੈਂ ਸੈਨ ਕਰਾਕੇ video ਬਣਾ ਕੇ ਫੋਟੋਆਂ ਖਿੱਚ ਕੇ ਕੱਲ ਨੂੰ ਜੇ ਸਰਪੈਂਚ ਕਲਾ ਈ ਆ ਗਿਆ ਸੀਗਾ ਤੇ ਏਹ ਕਹਿੰਦੇ ਵੀ ਜੇ ਮੁੜ ਕੇ ਸਰਪੈਂਚ ਕੱਲਾ ਈ ਪੈਸੇ ਲੈ ਕੇ ਦੋੜ ਗਿਆ ਤੇ ਕੀ ਫ਼ੈਦਾ ਜੇ ਮੁਕਰਜੂਗਾ ਸੈਰਪੈਂਚ ਹੈਨਾ ਤੇ ਓਹਦੀ ਮਾਂ ਆਂ ਕੇ ਇੱਥੇ ਸੈਨ ਕਰਕੇ ਜਾਵੇ ਨਾਲੇ ਫੋਟੋਆਂ ਖਿਚਾਅ ਕੇ ਜਾਏ ਕਿ ਨਹੀਂ

ਮੁੰਡੇ ਨੇ ਵੀ ਅੜਿਆ ਆਉਣਾ ਵਾ ਨਾ ਲਕੀ ਨੇ ਵੀ ਵਿਚਾਰੇ ਨੇ ਤੇ ਲਕੀ ਦਾ ਵਿਚਾਰਾ ਏਹ ਕਹਿਣ ਡਿਆ ਵਾ ਕਿ ਨਿਬੜ੍ਜੇ ਵੀ ਲਕੀ ਕਹਿਣ ਡੀਆ ਮੈਂ ਆਉਣਾ ਵਾ ਗਾ ਹੁਣ ਜਿੰਨਾ ਚਿਰ ਏਹਨਾ ਤੋਂ ਨਿਬੜਿਆ ਨੀ ਨਾ ਉਨਾਂ ਚਿਰ ਚਿੰਤਾ ਰਹਿਣੀ ਤੇ ਮੁੜ ਕੇ ਹੈਨਾ ਅਵੇ ਲਕੀ ਅਵੇ ਇਹਨਾਂ ਲਕੀ ਦੇ ਦਵਾਲੇ ਹੋ ਜਾਣਾ ਆਹੋ ਆਹੋ ਤੇ ਕਿੰਨਾ ਚਿਰ ਹੋਗਿਆ ਲਕੀ ਨੂੰ ਗਏ ਨੂੰ

ਤੇ ਵਿਆਹ ਵਿਆਹ ਕਰਾ ਲਿਆ ਉਹਨੇ ਨਾ ਵਿਆਹ ਕਰਨਾ ਵਾ

ਬੰਟੀ ਜਿਹੜਾ ਉਹ ਜਲੰਧਰ ਆਲੇ ਕਿ ਲੁਧਿਆਣੇ ਆਲੇ ਜਿਹੜੇ

ਉਹ ਜਿਹੜਾ ਇੱਥੇ ਵੀ ਆਉਂਦਾ ਹੁੰਦਾ ਸੀ ਜਵਾਨ ਜਿਹਾ ਤੇ ਸੋਹਣਾ ਸੁਣੱਖਾ

ਹੋਰ ਉਹਦੇ ਨਿਆਣੇ ਹੋਏ ਜਵਾਨ convention ਤੇ ਕੁੜੀ ਆਈ ਸੀ, ਵੇਖੀ ਨੀ ਤੂੰ ਗਿਨੀ ਏਹ ਕਿਹਦੀ ਆਇਥੇ ਆਈ ਸੀ ਆਹੋ convention ਤੇ ਆਈ ਸੀ, ਪੈਂਟ ਜਹੀ ਪਈ ਸੀ, ਛੋਟੀ ਜਹੀ height ਸੀ ਉਹਦੀ ਵੱਡੀ ਭੈਣ ਮੈਨੂੰ, ਬਿੱਲੀਆਂ ਅੱਖਾਂ ਆਲੀ ਮੇਰੀ ਭਾਬੀ ਨੀ ਸੀ ਆਈ ਰਮਨ ਦੇ ਵਿਆਹ ਤੇ ਜਲੰਧਰੋਂ

ਜਿਹੜੀ ਬੜਾ dance ਕਰਦੀ ਸੀ ਰਮਨ ਦੇ ਵਿਆਹ ਤੇ ਅੱਛਾ ਅੱਛਾ ਤੇ ਉਹ ਪੜੀ ਲਿਖੀ ਵਾਵਾਂ ਹੁਣੀ ਹਾਂ ਡਿਗਰੀ ਕਰਨ ਡਈ ਉਹ ਖਰੇ ਅੱਛਾ ਅੱਛਾ ਤੇ ਓਹ ਕਹਿੰਦੇ ਹੋਣੇ ਵੀ ਚੱਲ ਏਦਾਂ ਕਰਾ ਦਿੰਦੇ ਤੇ ਡੀਸੀ ਕੇ ਤੋਂ ਡੀਸੀ ਤੋਂ ਨਿੱਕਾ ਵਾ ਉਹ ਮੁੰਡਾ ਕਿ ਵੱਡਾ

ਉਮਰ ਚ ਵੀ ਛੋਟਾ ਐ ਓਦਾ ਵੀ ਸਾਰਿਆ ਤੋਂ ਛੋਟਾ ਐਗਾ

ਏਹਦੇ ਡੈਡੀ ਹੁਣੀ ਦੱਸਣ, ਮੰਮੀ ਨੇ ਮੈਨੂੰ ਤੇ ਦੱਸਿਆ ਸੀ ਮੰਮੀ ਕਹਿੰਦੀ, ਵਨੀਕਾ ਆਪਣੀ ਦਾ ਰਿਸ਼ਤਾ ਮੰਗਣ ਡਏ, ਕਹਿਣ ਡਏ, ਵਨੀਕਾ ਦਾ ਰਿਸ਼ਤਾ ਕਰਾਦੋ, ਸੋਹਣੀ ਵੀ ਐ ਨਾ ਹਟ ਉਹ ਮੁੰਡਾ ਉਹ ਜਿਹੜਾ ਵਾ ਉਹ ਇਹਦਾ ਭਰਾ ਸ਼ਨੀ ਉਹ ਸੋਹਣਾ ਸੁਣੱਖਾ ਵਾ ਲਕੀ ਹਾਂ, ਸੋਹਣੇ ਨੂੰ ਕੀ ਕਰਨਾ ਅੜਿਆ, ਮੇਰੀ ਗੱਲ ਸੁਣ ਰੰਗ ਤਾਂ ਸਾਂਵਲਾ ਈ ਆ ਇਹਦੇ ਨਾਲੋਂ, ਇਹਨਾਂ ਦੇ ਘਰ ਚੋ ਏਹੀ ਜਿਆਦਾ ਗੋਰਾ ਵਾ ਸੋਹਣਾ ਵੀ ਏਹੀ ਆ ਇਹਨਾਂ ਦੇ ਘਰ ਚੋ

ਕੁੜੀਆ ਵੀ ਠੀਕ ਆ ਪਰ, ਮੁੰਡਾ ਐ ਆ ਕਿ ਸਮਝਦਾਰ ਬੜਾ ਵਾ ਲਕੀ, ਲਕੀ ਮੁੰਡਾ ਬਹੁਤ ਸਮਝਦਾਰ ਆ

ਹਾਂ ਮੰਮੀ ਡੈਡੀ ਮੰਮੀ ਇਹਦੀ graduate teacher ਐਗੀ ਤੇ ਅਹ ਹਾਂ ਰੀਟੈਰ ਵਾ ਉਹ ਵੀ, ਤੇ ਡੈਡੀ ਇਹਦਾ ਵੀ ਬਿਜਲੀ ਮਹਿਕਮੇ ਚੋ ਰੀਟੈਰ ਵਾ

ਸਾਰੇ ਚੰਗੇ post ਤੇ ਪੜੇ ਲਿਖੇ ਆ ਏਹਨਾ ਦੇ ਓਹ ਨਹੀਂ ਏਹਨਾ ਦਾ ਪਿੰਡ ਚ ਨਾਮ ਵੱਜਦਾ ਉਦਾ ਤਾਂ ਮੈਂ ਗਿਆ ਸੀ ਨਾ ਉਦਣ ਭਾਜੀ ਨਾਲ਼ ਸੁਨਅੰਤ ਨਾਲ਼ ਗਿਆ ਸਾ ਮੈਂ ਉਹ ਜਿਹੜਾ ਉੱਥੇ ਸੀ ਕੋਈ MLA ਸੀ ਗੁਰਦਾਸਪੁਰ ਤੇ ਉਹ, ਜਿਹੜਾ ਝਾੜੂ ਵਾਲਾ ਨੀ ਐ ਦੂਜਾ ਇੱਥੋਂ ਦਾ ਏਹ ਸੇਖਵਾਂ ਦਾ ਤੇ ਉਹਨੇ ਉਹਨੇ ਕਿਹਾ ਇਹਨਾਂ ਨੂੰ ਕਹਿੰਦਾ ਵੀ ਜਾਓ ਵੀ ਓਹਨੂੰ ਜਾਂ ਕੇ ਮਿਲ ਲੀਓ ਤੇ ਤੁਹਾਡੀ ਮੈਂ ਗੱਲ ਕਰਾ ਦਿੰਦਾ ਫੈਸਲਾ ਕਰਾ ਦਿੰਦਾ ਤੇ ਜਦੋਂ ਉੱਥੇ ਗਏ ਸੀ ਨਾ ਆਪਾਂ

ਤੇ ਉਹ ਉਹ MLA ਕਹਿੰਦਾ ਵੀ ਕੋਣ ਆ ਤੇ ਕੀ ਲੋਂਗੋਵਾਲ ਇਹਨਾਂ ਦਾ ਪਿੰਡ ਕਿ ਕਿਹੜਾ ਵਾ

ਆਹੋ ਕਹਿੰਦਾ ਲਖੋਵਾਲ ਏਹਨੇ ਲਖੋਵਾਲ ਦਾ ਨਾ ਲਿਆ, ਕਹਿੰਦਾ ਲਖੋਵਾਲ ਦਾ ਕੋਣ ਆ ਤੇ ਇਹਨੇ ਜਦੋਂ ਸੈਮ ਦੇ ਡੈਡੀ ਦਾ ਨਾ ਲਿਆ ਕਹਿੰਦਾ ਹਾਂ ਹਾਂ ਉਹ ਬੰਦੇ, ਹਾਂ ਹਾਂ ਕਹਿੰਦਾ ਹੈਗੇ ਧੁਰ ਦੇ ਉਹ ਬੰਦੇ ਹੈਂ ਕਹਿੰਦਾ ਧੁਰ ਦੇ ਬੜੇ ਉਹ ਬੰਦੇ ਤੇ ਕੋਈ ਗੱਲ ਨੀ ਆ ਕੋਈ ਨੀ ਕਰਾ ਦਿੰਦੇ ਭਰਾ ਤੁਹਾਡਾ ਫੈਸਲਾ ਡੈਡੀ ਕਹਿੰਦੇ ਕੋਈ ਗੱਲ ਨੀ ਜੇ ਤੂੰ ਆਗਿਆ ਤੇ, ਇਹਨੇ ਉੱਥੇ ਜਾਂ ਕੇ ਕਿਹਾ ਹੋਣਾ ਮੈਨੂੰ ਉਹਨੇ ਸੇਖਵਾਂ ਦੇ ਮੁੰਡੇ ਘੱਲਿਆ

ਵਕਬੀਤ ਤਾਂ ਹੈ ਉਹ ਕਹਿੰਦੇ ਕਹਾਉਂਦੇ ਆ ਉਹ ਬੰਦੇ ਮਾੜੇ ਮੋਟੇ ਥੋੜਾ ਚੋਟੀਦਾਰ ਤੇ ਬੜਾ ਮਤਲਬ ਮਨਦੇ ਆ ਹਮ ਤੇ ਸਿਰਫ਼ ਕਤਲ ਖਰਾਬ ਹੋਣ ਕਰਕੇ ਥੋੜਾ ਜਿਹਾ ਨੀਚੀ ਹੋਗੀ ਆ ਨਹੀਂ ਤੇ ਬੜਾ ਵਧੀਆ ਸੀ ਸਰਕਲ ਏਹਨਾ ਦਾ ਆਹੋ ਆਹੋ ਦੁਨੀਆ ਕਹਿੰਦੀ ਆ ਵੀ ਠੀਕ ਠਾਕ ਆ

ਮੇਰਾ ਪਿੰਡ ਬਹੁਤ ਈ ਸੋਹਣਾ ਏ ਜੀ। ਮੇਰਾ ਪਿੰਡ ਪੰਜਾਬ ਦੇ ਸੂਬੇ ਵਿੱਚ ਹੈ। ਮੇਰੇ ਪਿੰਡ ਵਿਚ ਬਹੁਤ ਵਧੀਆ ਲੋਕ ਰਹਿੰਦੇ ਹਨ। ਮੇਰਾ ਪਿੰਡ ਬਹੁਤ ਵਧੀਆ ਹੈ। ਮੇਰੇ ਪਿੰਡ ਵਿੱਚ ਬਹੁਤ ਈ ਵਧੀਆ ਹੈ। ਮੇਰੇ ਪਿੰਡ ਇੱਕ ਵਧੀਆ ਸੂਬੇ ਵਿੱਚ ਹੈ। ਮੇਰਾ ਪਿੰਡ ਮੇਰੇ ਪਿੰਡ ਵਿੱਚ ਵਧੀਆ ਹੈ। ਮੇਰੇ ਪਿੰਡ ਵਿੱਚ ਇੱਕ gym ਹੈ। ਮੇਰੇ ਪਿੰਡ ਵਿੱਚ ਇੱਕ Hospital ਹੈ। ਮੇਰੇ ਪਿੰਡ ਵਿੱਚ ਇੱਕ ਪਸ਼ੂਆਂ ਦਾ Hospital ਹੈ। ਮੇਰੇ ਪਿੰਡ ਵਿੱਚ ਇੱਕ Dispensary ਹੈ। ਮੇਰੇ ਪਿੰਡ ਵਿੱਚ ਇੱਕ ਛੱਪੜ ਹੈ। ਮੇਰੇ ਪਿੰਡ ਵਿੱਚ ਇਕ Ground ਹੈ। ਉਸ ਵਿੱਚ ਬੱਚੇ ਕਬੱਡੀ ਖੇਡਦੇ ਹਨ। ਮੇਰੇ ਪਿੰਡ ਵਿੱਚ ਉਸ ਵਿੱਚ ਕ੍ਰਿਕਟ ਖੇਡਦੇ ਹਨ ਬੱਚੇ ਫ਼ੁਟਬਾਲ ਖੇਡਦੇ ਹਨ। ਅਤੇ ਮੇਰੇ ਪਿੰਡ ਵਿੱਚ ਬੱਚੇ Ground ਵਿੱਚ ਜਾ ਕੇ ਖੇਡ ਮੈਦਾਨ ਵਿੱਚ, ਬਹੁਤ ਤਰ੍ਹਾਂ ਦੀਆ ਖੇਡਾਂ ਖੇਡਦੇ ਹਨ । ਮੇਰੇ ਪਿੰਡ ਵਿਚ ਸਰਕਾਰੀ ਸਕੂਲ ਹੈ। ਉਸ ਵਿੱਚ ਬੱਚੇ ਪੜਦੇ ਹਨ। ਮੇਰੇ ਪਿੰਡ ਦਾ ਸਕੂਲ ਪਹਿਲੀ ਜਮਾਤ ਤੋਂ ਲੈਕੇ ਬਾਰ੍ਹਵੀਂ ਜਮਾਤ ਤੱਕ ਹੈ। ਮੇਰੇ ਪਿੰਡ ਵਿੱਚ ਬਹੁਤ ਵਧੀਆ ਪੜਾਈ ਕੀਤੀ ਕਰਾਈ ਜਾਂਦੀ ਹੈ। ਉਸ ਸਕੂਲ ਵਿੱਚ ਮੈ ਆਪ ਵੀ ਪੜਿਆ ਹਾਂ। ਮੇਰੇ ਪਿੰਡ ਦਾ ਸਕੂਲ ਵਿੱਚ ਖਾਣਾ ਵੀ ਦਿੱਤਾ ਜਾਂਦਾ ਹੈ। ਮੇਰੇ ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਵਰਦੀ ਵਗ਼ੈਰਾ ਖਾਣ ਪੀਣ ਫੀਸ ਮਾਫ ਏ। ਅਤੇ ਮੇਰੇ ਪਿੰਡ ਦੇ ਸਕੂਲ ਵਿੱਚ ਬਹੁਤ ਵਧੀਆ Teacher ਲੱਗੇ ਹਨ। ਮੇਰੇ ਪਿੰਡ ਵਿੱਚ ਸਕੂਲ ਦੇ ਵਿੱਚ ਬਹੁਤ ਵਧੀਆ ਅਧਿਆਪਕ ਲੱਗੇ ਹਨ।

ਮੇਰੇ ਪਿੰਡ ਦੇ ਬਚੇ ਉਸ ਸਕੂਲ ਤੋਂ ਵਧੀਆ ਮੁਕਾਮ ਤੇ ਪਹੁੰਚ ਗਏ ਹਨ। ਪੜਾਈ ਵਧੀਆ ਹੁੰਦੀ ਏ ਉਸ ਸਕੂਲ ਵਿੱਚ। ਮੇਰੇ ਪਿੰਡ ਦੇ ਵਿੱਚ ਇੱਕ ਗ੍ਰਾਮ ਪੰਚਾਇਤ ਹੈ। ਮੇਰੇ ਪਿੰਡ ਦੇ ਵਿੱਚ ਪੰਚਾਇਤ ਬਹੁਤ ਵਧੀਆ ਹੈ। ਮੇਰੇ ਪਿੰਡ ਦੀ ਪੰਚਾਇਤ ਹਰ ਇੱਕ ਸਮੱਸਿਆ ਦਾ ਹੱਲ ਕਰਦੀ ਹੈ। ਮੇਰੇ ਪਿੰਡ ਦੇ ਵਿੱਚ ਇੱਕ ਛੱਪੜ ਹੈ ਛੱਪੜ ਵਿੱਚ ਸਾਰੇ ਪਿੰਡ ਦਾ ਪਾਣੀ ਜਾਂਦਾ ਹੈ। ਮੇਰੇ ਪਿੰਡ ਦੇ ਵਿੱਚ ਬਹੁਤ ਸੋਹਣੇ ਖੇਤ ਹਨ। ਖੇਤਾਂ ਵਿੱਚ ਲੋਕ ਸਬਜ਼ੀਆਂ ਸਬਜ਼ੀਆਂ ਲਗਾਉਂਦੇ ਹਨ। ਅਤੇ ਫ਼ਸਲਾਂ ਬੀਜਦੇ ਹਨ। ਜਿਵੇ ਕਿ ਕਣਕ, ਮੱਕੀ, ਝੋਨਾ, ਕਪਾਹ। ਮੇਰੇ ਪਿੰਡ ਵਿੱਚ ਬਹੁਤ ਹੀ ਜਿਆਦਾ ਦਰਖ਼ਤ ਲੱਗੇ ਹਨ। ਮੇਰੇ ਪਿੰਡ ਵਿਚ ਜਿਹੜੇ ਖੇਤ ਹਨ। ਉਹਨਾਂ ਵਿੱਚ

ਮੇਰੇ ਪਿੰਡ ਦੇ ਵਿੱਚ ਮੇਰੇ ਪਿੰਡ ਵਿੱਚ ਹਰ ਇੱਕ ਚੀਜ਼ ਦਾ ਉਹ ਹੈ। ਮੇਰੇ ਪਿੰਡ ਦੇ ਵਿੱਚ Petrol Pump ਵੀ ਹੈ। ਮੇਰੇ ਪਿੰਡ ਦੇ ਵਿੱਚ ਦੋ Petrol Pump ਹੈ। ਮੇਰੇ ਪਿੰਡ ਦੇ ਵਿੱਚ ਗੁਰਦਵਾਰਾ ਬਣਿਆ ਹੈ। ਉਸ ਵਿੱਚ ਬਹੁਤ ਵਧੀਆ ਬਾਣੀ ਪੜਿ ਜਾਂਦੀ ਹੈ। ਮੇਰੇ ਪਿੰਡ ਦੇ ਗੁਰਦਵਾਰੇ ਵਿੱਚ ਬਹੁਤ ਵਧੀਆ ਹੈ। ਉਸ ਵਿੱਚ ਵਧੀਆ ਸਿਖਲਾਈ ਦਿੱਤੀ ਜਾਂਦੀ ਬੱਚਿਆਂ ਨੂੰ ਆ ਪਾਠ ਪੂਜਾ ਕਰਾਈ ਜਾਂਦੀ ਏ ਬੱਚਿਆਂ ਨੂੰ। ਅਤੇ ਮੇਰੇ ਪਿੰਡ ਵਿੱਚ ਸੱਥ ਬਣੀ ਹੈ। ਸੱਥ ਵਿੱਚ ਬਜ਼ੁਰਗ ਜਾਂਦੇ ਹਨ। ਅਤੇ ਆਪਣਾ ਆਨੰਦ ਲੈਂਦੇ ਹਨ। ਮੇਰੇ ਪਿੰਡ ਦੀ ਸੱਥ ਵਿੱਚ ਬੱਚੇ, ਬੁੱਢੇ ਜਾਂਦੇ ਹਨ । ਅਤੇ ਮੇਰੇ ਪਿੰਡ ਦੇ ਵਿੱਚ ਪਸ਼ੂ ਵੀ ਰਾਖੇ ਜਾਂਦੇ ਹਨ। ਜਿੰਨਾ ਤੋਂ ਆਪਾ ਨੂੰ ਦੁੱਧ ਪ੍ਰਾਪਤ ਹੁੰਦਾ ਹੈ। ਮੇਰੇ ਪਿੰਡ ਦੇ ਵਿੱਚ ਮੇਰੇ ਪਿੰਡ ਵਿੱਚ ਮੇਰੇ ਪਿੰਡ ਦੇ ਵਿੱਚ ਇੱਕ four G Tower ਲੱਗਾ ਹੈ। ਅਤੇ ਮੇਰਾ ਪਿੰਡ ਬਹੁਤ ਵਧੀਆ ਹੈ। ਮੇਰੇ ਪਿੰਡ ਦੀਆ ਸੜਕਾਂ ਪੱਕੀਆਂ ਹਨ। ਅਤੇ ਮੇਰਾ ਪਿੰਡ ਬਹੁਤ ਵਧੀਆ ਹੈ। ਮੇਰੇ ਪਿੰਡ ਵਿੱਚ

ਮੇਰੇ ਪਿੰਡ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਹਨ। ਮੇਰੇ ਪਿੰਡ ਦੀਆ ਗਲੀਆਂ ਪੱਕੀਆਂ ਹਨ। ਮੇਰੇ ਪਿੰਡ ਦੇ ਪਿੰਡ ਦੀਆ ਨਾਲੀਆਂ ਵੀ ਪੱਕੀਆਂ ਹਨ। ਮੇਰਾ ਪਿੰਡ ਬਹੁਤ ਹੀ ਸੁੰਦਰ ਹੈ। ਮੇਰਾ ਪਿੰਡ ਇੱਕ ਸੋਹਣੀ ਇਮਾਰਤ ਬਣਿਆ ਹੋਇਆ ਹੈ। ਮੇਰਾ ਪਿੰਡ ਬਹੁਤ ਵਧੀਆ ਹੈ। ਮੇਰੇ ਪਿੰਡ ਵਿੱਚ ਹਰ ਇੱਕ ਸਹੂਲਤ ਹੈ। ਮੇਰੇ ਪਿੰਡ ਵਿੱਚ ਮੇਰੇ ਪਿੰਡ ਵਿੱਚ ਇੱਕ ਬਹੁਤ ਸੋਹਣਾ ਅੱਡਾ ਬਣਿਆ ਹੋਇਆ ਹੈ। ਮੇਰੇ ਪਿੰਡ ਦਾ ਬੱਸ ਮੇਰੇ ਪਿੰਡ ਦਾ ਬੱਸ Stop ਹੈ। ਉਸ ਵਿੱਚ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੁੰਦਰ ਬਣਿਆ ਹੈ ਹੈ । ਮੇਰੇ ਪਿੰਡ ਵਿੱਚ ਖਾਣ ਵਾਲੀ ਹਰੇਕ ਚੀਜ਼ ਮਿਲ ਜਾਂਦੀ ਹੈ। ਮੇਰੇ ਪਿੰਡ ਵਿੱਚ ਮੇਰੇ ਪਿੰਡ ਵਿੱਚ ਧਾਰਮਿਕ ਸੰਸਥਾਨ ਬਹੁਤ ਹੈ। ਪੀਰ, ਫ਼ਕੀਰ, ਦਾਤੇ ਦੀ ਜਗਹ, ਲੱਖ ਦਾਤਾ। ਮੇਰੇ ਪਿੰਡ ਵਿੱਚ ਕਿਰਿਆਨੇ ਦੀਆ ਸ਼ੋਪਾ ਹਨ। ਕਿਰਿਆਨੇ ਦੀਆ ਦੁਕਾਨਾਂ ਹਨ। ਅਤੇ ਮੇਰੇ ਪਿੰਡ ਦੇ ਵਿੱਚ ਸਾਰਾ ਸਮਾਨ ਸਾਂਨੂੰ ਦੁਕਾਨਾਂ ਤੋਂ ਮਿਲ ਜਾਂਦਾ ਹੈ। ਮੇਰੇ ਪਿੰਡ

ਲੋਕ ਬਾਹਰੋਂ ਆਕੇ ਮੇਰਾ ਪਿੰਡ ਦੇਖਦੇ ਹਨ। ਅਤੇ ਮੇਰਾ ਪਿੰਡ ਬਹੁਤ ਵਧੀਆ ਹੈ। ਮੇਰੇ ਪਿੰਡ ਦੇ ਉੱਥੋਂ ਰਹਿਣ ਵਾਲੇ ਲੋਕ ਬਹੁਤ ਵਧੀਆ ਹਨ। ਮੇਰੇ ਪਿੰਡ ਵਿੱਚ ਮੇਰੇ ਪਿੰਡ ਵਿੱਚ ਵਧੀਆ ਲੋਕ ਰਹਿੰਦੇ ਹਨ। ਅਤੇ ਮੇਰਾ ਪਿੰਡ ਇੱਕ ਵਧੀਆ Society ਵਧੀਆ Society ਹੈ। ਮੇਰਾ ਪਿੰਡ ਇੱਕ ਮੇਰਾ ਪਿੰਡ ਚਾਰ ਹਿੱਸਿਆਂ ਵਿੱਚ ਵੰਡੀਆਂ ਹੋਇਆ ਹੈ। ਤੇ ਮੇਰਾ ਪਿੰਡ

ਮੇਰੇ ਪਿੰਡ ਵਿੱਚ ਮੇਰੇ ਪਿੰਡ ਵਿੱਚ ਪਸ਼ੂ ਰਾਖੇ ਜਾਂਦੇ ਹਨ। ਜਿਵੇ ਕਿ ਉਹਨਾਂ ਤੋਂ ਸਾਂਨੂੰ ਦੁੱਧ ਪ੍ਰਾਪਤ ਹੁੰਦਾ ਹੈ। ਮੇਰੇ ਪਿੰਡ ਦੀਆਂ, ਮੇਰੇ ਪਿੰਡ ਦੇ ਖੇਤ ਹਨ ਵਿੱਚ ਮੱਕੀ। ਕਪਾਹ ਬੀਜੀ ਜਾਂਦੀ ਹੈ। ਜੇ ਸਾਂਨੂੰ ਖੇਤ ਚੋ ਜੋ ਕਣਕ ਅਸੀਂ ਖਾਣੇ ਆ ਸਾਂਨੂੰ ਉਹ ਮਿਲਦਾ ਹੈ। ਤੇ ਮੀ ਪਿੰਡ ਵਿੱਚ ਇਕ ਆਟਾ ਚੱਕੀ ਹੈ। ਉਹਦੇ ਵਿੱਚ ਸਾਂਨੂੰ ਆਟਾ, ਮੱਕੀ ਪੀਹ ਕੇ ਦੇਂਦੇ ਹਨ। ਅਤੇ ਤੇਲ ਵੀ ਨਿਕਲਦਾ ਹੈ। ਮੇਰੇ ਪਿੰਡ ਵਿੱਚ ਇੱਕ ਅਨਾਜ ਮੰਡੀ ਹੈ। ਉਹਦੇ ਵਿੱਚ ਅਸੀਂ ਕਿਸਾਨ ਝੋਨਾ, ਕਣਕ, ਮੱਕੀ, ਕਪਾਹ ਹਰੇਕ ਫ਼ਸਲ ਸੁੱਟਦੇ ਹਨ। ਅਤੇ ਮੇਰੇ ਪਿੰਡ ਦੀ ਅਨਾਜ ਮੰਡੀ ਵਿੱਚ ਲੋਕ ਆਪਣੀਆਂ ਫ਼ਸਲਾਂ ਵੀ ਸੁਕਾਉਂਦੇ ਹਨ। ਅਤੇ ਮੇਰੇ ਪਿੰਡ ਦੇ ਵਿੱਚ Society ਬਣੀ ਹੈ। ਮੇਰੇ ਪਿੰਡ ਦੀ Society ਵਿੱਚ ਸਾਂਨੂੰ ਖੇਤਾਂ ਵਾਸਤੇ ਜਿਵੇ ਕਿ ਹੱਲ, ਟਰੈਕਟਰ, ਟਰੈਕਟਰ ਅਤੇ ਰੂਟਾਵੇਟਰ ਤਰ੍ਹਾਂ ਦੀਆ ਖੇਤੀ ਕਰਨ ਦੀਆ ਨਵੀਆਂ ਨਵੀਆਂ ਕਿਸਮਾਂ ਦੇ

ਮੇਰੇ ਪਿੰਡ ਵਿੱਚ ਗ੍ਰਾਮ ਪੰਚਾਇਤ ਹਰ ਇੱਕ ਸਮੱਸਿਆ ਦਾ ਹੱਲ ਕਰ ਕੇ ਦਿੰਦੀ ਹੈ। ਮੇਰੇ ਪਿੰਡ ਵਿੱਚ ਇੱਕ ਬੋਹੜ ਲੱਗਾ ਹੈ। ਉਸ ਵਿੱਚ ਜਾ ਕੇ ਬੱਚੇ ਖੇਡਦੇ ਹਨ ਅਤੇ ਬਜ਼ੁਰਗ ਜਾ ਕੇ ਉਸਦੀ ਛਾਂ ਵਿੱਚ ਬਹਿੰਦੇ ਹਨ। ਮੇਰੇ ਪਿੰਡ ਵਿੱਚ ਉਸ ਦੇ ਉਸਤੇ ਕੁੜੀਆਂ ਪੀਂਘਾਂ ਝੂਟ ਦੀਆ ਹਨ। ਅਤੇ ਬੱਚੇ ਵੀ ਉਸਤੇ ਪੀਂਘਾਂ ਝੂਟਦੇ ਹਨ। ਅਤੇ ਮੇਰੇ ਪਿੰਡ ਦੀਆਂ ਪਿੰਡ ਦਾ Ground ਵੀ ਪੱਕਾ ਕੀਤਾ ਗਿਆ ਹੈ। ਅਤੇ ਮੇਰੇ ਪਿੰਡ ਵਿੱਚ ਖੇਤਾਂ ਚ ਅਸੀਂ ਜਾ ਕੇ ਆਪਣੇ ਅਨਾਜ ਵੱਢਦੇ ਹਾਂ। ਅਤੇ ਮੇਰੇ ਪਿੰਡ ਦੀਆ ਪਿੰਡ ਦੀਆ ਖੇਤਾਂ ਦੀਆ ਤਿੰਨ ਤਰ੍ਹਾਂ ਹਨ। ਅਤੇ ਮੇਰੇ ਪਿੰਡ ਵਿੱਚ ਧੰਨਵਾਦ ਜੀ। hello hello ਸਤਿ ਸ਼੍ਰੀ ਅਕਾਲ ਨੂਰ ਕੀ ਹਾਲ ਐ

ਹੋਰ ਕੀ ਕਰਦੇ ਸੀ ਕੁਛ ਨੀ ਯਾਰ ਬਸ book ਪੜ੍ਹਕੇ ਹਟੀ ਸੀ ਅੱਛਾ ਤੇ ਮੈਨੂੰ ਵੀ ਨਾ ਇੱਕ ਆ ਤੁਹਾਡੇ ਤੋਂ ਆਸਟ੍ਰੇਲੀਆ ਬਾਰੇ ਮੈਨੂੰ ਨਾ ਇੱਕ article ਲਿਖਣਾ ਤੇ ਤੁਸੀ ਮੈਨੂੰ ਦੱਸ ਸਕਦੇ ਹੋ ਆਸਟ੍ਰੇਲੀਆ ਬਾਰੇ ਹਾਂਜੀ ਹਾਂਜੀ ਆਸਟ੍ਰੇਲੀਆ ਦੇ ਬਾਰੇ ਮੈਂ ਵੀ ਕੱਲ ਪਰਸੋ ਹੀ ਨਾ ਇੱਕ ਮਤਲਬ book ਸੀਗੀ ਮੇਰੇ ਕੋਲ ਮੈਂ ਉਹੀ ਪੜ੍ਹਕੇ ਹਟੀ ਆ ਜਿਵੇਂ ਆਸਟ੍ਰੇਲੀਆ ਅਹ ਦੀ ਰਾਜਧਾਨੀ ਕੈਨਬਰਾ ਹੈਗੀ ਆ ਤੇ ਇਹ ਦੱਖਣੀ ਦੇ ਵਿੱਚ ਹੈਗਾ ਆਸਟ੍ਰੇਲੀਆ ਇੱਕ ਸਰਵਰੁਦ ਦੇ ਦੇਸ਼ ਹੈ ਦੇਸ਼ ਹੈ ਇਸ ਵਿੱਚ ਆਸਟ੍ਰੇਲੀਆ, ਤਸਮਾਨੀਆ ਔਰ ਕੋਈ ਅਨਿਯਾ ਦੀਪ ਨੇ, ਸ਼ੇਤਰਫਲ ਦ੍ਰਿਸ਼ਟੀ ਤੋਂ ਏ ਇੱਕ ਵਿਸ਼ਵ ਦਾ ਛਟਾ ਸਭਤੋਂ ਵੱਡਾ ਦੇਸ਼ ਹੈਗਾ, ਇਹਦੇ ਵਿੱਚ ਉੱਤਰ ਭਰ ਪਾਪੂਆਂ new ਗਿੰਨੀ ਪੂਰਵੀ ਤਿਮੋ ਤਿਮੋਰ ਔਡੇਂਸ਼ੀਅਨ ਪੂਰਵ ਵਿੱਚ new ਕੈਨ ਅਹ ਕੈਡੋਲੀਅਨ ਕੈਡੋਨੀਆ ਔਰ ਦਸ਼ਣੀ ਨਿ ਅਹ ਨਿਊਜ਼ੀਲੈਂਡ ਇੱਥੇ ਭਾ ਜਿਹੜੀ ਇਧਰਲੀ ਭਾਸ਼ਾ ਇੰ ਅੰਗਰੇਜ਼ੀ ਹੀ ਬੋਲੀ ਜਾਂਦੀ ਹੈ ਤੇ ਇੱਥੇ ਦੇ ਅਬਾਦੀ ਵੀਹ ਬਾਈ ਕਰੋੜ ਤੋਂ ਵੀ ਅਧਿਕ ਹੈਗੀ ਹੈ ਤੇ ਜ਼ਿਆਦਾਤਰ ਲੋਕ ਬ੍ਰਿਟੇਨ ਵਿੱਚ ਆਏ ਗਏ ਆਉਂਦੇ ਨੇ ਅਹੰ ਤੇ great ਬ੍ਰਿਟੇਨ ਦੀ ਮਹਾਰਾਣੀ ਐ elizabeth ਵੀ ਸੀ ਦੇਸ਼ ਦੀ ਨੇਤਾ ਰਹੀ ਹੈ ਹਾਂਜੀ ਤੇ ਫਿਰ ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਨੇ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲਾ ਚਾਰ ਅਹ ਚਾਲੀਸ ਹਜ਼ਾਰ ਵਰ੍ਹੇ ਤੱਕ ਉਥੇ ਪੁਰਾਣੇ ਲੋਕ ਰਹਿ ਰਹੇ ਸਨ ਤੇ ਜਿੰਨਾ ਦੀਆਂ ਬੋਲ ਅਹ ਬੋਲੀਆਂ ਦੀਆਂ ਨੇੜੇ ਢਾਈ ਸੌ ਵਰਾ ਅਹ ਵਰਣਾ ਬਣਦੀਆਂ ਸਨ ਤੇ ਇੱਥੋਂ ਪਹਿਲੀ ਵਾਰੀ ਸੌਲਾਂ ਸੌ ਛੇ ਵਿੱਚ ਲਿਵਿਆ ਤੇ ਸਤਾਰਾਂ ਸੌ ਸੱਤਰ ਵਿੱਚ ਇਸਦੇ